ਅਠਾਰਵੀਂ ਉਨੀਵੀਂ ਸਦੀ ਵਿੱਚ ਵੱਖ-ਵੱਖ European ਦੇਸ਼ਾਂ ਦੀ ਆਬਾਦੀ ਵਿੱਚ ਵਾਧਾ ਹੋਇਆ। England ਤੇ ਦੂਜੇ ਦੇਸ਼ਾਂ ਵਿੱਚ ਅਨੇਕਾਂ ਨਵੇਂ ਉਦਯੋਗਿਕ ਨਗਰਾਂ ਦਾ ਉਭਾਰ ਹੋਇਆ। ਇਹਨਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਭੂਮੀਹੀਣ ਅਨਪੜ੍ਹ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 ਪੂੰਜੀਪਤੀ ਬਹੁਤ ਅਮੀਰ ਸਨ ਅਤੇ ਮਜ਼ਦੂਰ ਬਹੁਤ ਗਰੀਬ ਸਨ। ਪੂੰਜੀਪਤੀਆਂ ਦੁਆਰਾ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਣ ਲੱਗਾ ਅਤੇ ਉਹਨਾਂ ਤੋਂ ਵਧੇਰੇ ਕੰਮ ਲਿਆ ਜਾਂਦਾ। ਅਤੇ ਘੱਟ ਮਜ਼ਦੂਰੀ ਦਿੱਤੀ ਜਾਂਦੀ। ਮਜ਼ਦੂਰ ਇਸਤਰੀ ਦੇ ਬੱਚਿਆਂ ਦਾ ਮਜ਼ਦੂਰ ਪੁਰਸ਼ ਦੇ ਬੱਚਿਆਂ ਨਾਲੋਂ ਵੀ ਵਧੇਰੇ ਸ਼ੋਸ਼ਣ ਕੀਤਾ ਜਾਣ ਲੱਗਾ। ਉਦਯੋਗਿਕ ਕ੍ਰਾਂਤੀ ਨੇ ਲੋਕਾਂ ਨੇ ਵਧੇਰੇ ਭੌਤਿਕਵਾਦੀ ਬਣਾ ਦਿੱਤਾ ਅਤੇ ਉਹਨਾਂ ਦੇ ਨੈਤਿਕ ਅਤੇ ਅਧਿਆਤਮਿਕ ਰੁਚੀਆਂ ਤੋਂ ਮੂੰਹ ਮੋੜ ਲਿਆ। ਉਦਯੋਗਿਕ ਕ੍ਰਾਂਤੀ ਦੇ ਰਾਜਨੀਤਿਕ ਖੇਤਰ ਵਿੱਚ European ਦੇਸ਼ਾਂ ਉੱਤੇ ਅਨੇਕਾਂ ਪ੍ਰਭਾਵ ਪਏ।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

ਕਾਇਮ ਅਮੀਰ ਹੋ ਗਏ ਤੇ ਨਵੇਂ ਨਗਰਾਂ ਨੂੰ ਸੰਸਦ ਵਿੱਚ ਪ੍ਰਤੀਨਿਧਤਾ ਹਾਸਲ ਨਹੀਂ ਸੀ। ਜਿਸ ਕਰਕੇ ਸੰਸਦੀ ਸੁਧਾਰਾਂ ਦੀ ਮੰਗ ਜੋਰ ਫੜਨ ਲੱਗੀ। ਉਦਯੋਗਿਕ ਵਿਕਾਸ ਪਿੱਛੋਂ ਮਜ਼ਦੂਰ ਸੰਘਾਂ ਦਾ ਨਿਰਮਾਣ ਹੋਇਆ।

ਮਜ਼ਦੂਰ ਵਰਗ ਦੇ ਨੇਤਾਵਾਂ ਦੇ ਹੱਥ ਵਿੱਚ ਆ ਗਈ। ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਬੜਾ ਵਿਕਾਸ ਹੋਇਆ ਜਿਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਕਤਾ ਨੂੰ ਉਤਸਾਹ ਦਿੱਤਾ। ਉਦਯੋਗਿਕ ਕ੍ਰਾਂਤੀ ਦੇ ਵਿਕਾਸ ਨਾਲ ਵੱਖ-ਵੱਖ ਦੇਸ਼ਾਂ ਦੀ ਸੈਨਿਕ ਸ਼ਕਤੀ ਉਦਯੋਗਿਕ ਵਿਕਾਸ ਉਤੇ ਨਿਰਭਰ ਹੋ ਗਈ। ਉਦਯੋਗਿਕ ਕ੍ਰਾਂਤੀ ਦੇ ਆਰਥਿਕ ਖੇਤਰ ਵਿੱਚ ਅਤਿ ਮਹਤਵਪੂਰਨ ਪ੍ਰਭਾਵ ਪਏ। ਇਸ ਦੇ ਸਿੱਟੇ ਵਜੋਂ ਘਰੇਲੂ ਉਦਯੋਗਾਂ ਦਾ ਅੰਤ ਹੋ ਗਿਆ। ਸ਼ਹਿਰਾਂ ਵਿੱਚ ਵੱਡੇ-ਵੱਡੇ ਕਾਰਖਾਨੇ ਲੱਗ ਗਏ। ਆਧੁਨਿਕ ਉਦਯੋਗਾਂ ਦਾ ਵਿਕਾਸ ਹੋਇਆ। ਉਦਯੋਗਾਂ ਵਿਕਾਸ ਦੇ ਨਾਲ-ਨਾਲ ਆਧੁਨਿਕ ਅਹ ਅੰਤਰਰਾਸ਼ਟਰੀ ਵਪਾਰ ਦਾ ਵੀ ਵਿਕਾਸ ਹੋਇਆ। ਨਵੀਆਂ ਇਜਾਦ ਹੋਈਆਂ machines, ਉਤਮ ਬੀਜਾਂ ਤੇ ਵਧੀਆ ਖਾਦਾਂ ਦੇ ਫਲਸਰੂਪ ਖੇਤੀ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ। ਪੂੰਜੀਪਤੀਆਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਆਰੰਭ ਕਰ ਦਿੱਤਾ ਅਤੇ ਮਜ਼ਦੂਰ ਵਰਗ ਦੀ ਹਾਲਤ ਦਿਨੋ-ਦਿਨ ਤਰਸਯੋਗ ਹੋ ਗਈ।

ਪੱਧਰ ਉੱਚਾ ਹੋਇਆ ਅਤੇ ਉਹ ਜੀਵਨ ਦੇ ਸੁੱਖ ਲਈ ਵਿਗਿਆਨ ਰਾਹੀਂ ਪ੍ਰਦਾਨ ਕੀਤੀਆਂ ਅਨੇਕਾਂ ਚੀਜਾਂ ਦੀ ਵਰਤੋਂ ਕਰਨ ਲੱਗੇ। ਅੰਤਰਰਾਸ਼ਟਰੀ ਖੇਤਰ ਵਿੱਚ ਉਦਯੋਗਿਕ ਕ੍ਰਾਂਤੀ ਨੇ ਆਰਥਿਕ, ਸਮਰਾਜਵਾਦ ਅਤੇ ਉਪ-ਨਿਵੇਸ਼ਵਾਦ ਨੂੰ ਉਤਸਾਹ ਦਿੱਤਾ ਅਤੇ ਦੇਸ਼ਾਂ ਦੀ ਇੱਕ ਦੂਜੇ ਦੇ ਨਾਲ ਉਤੇ ਆਰਥਿਕ ਨਿਰਭਰਤਾ ਚ ਵਾਧਾ ਕੀਤਾ। ਉਦਯੋਗਿਕ ਕ੍ਰਾਂਤੀ ਨੇ ਪੂੰਜੀਵਾਦ ਨੂੰ ਜਨਮ ਦਿੱਤਾ। ਉਤਪਾਦਨ ਵਿੱਚ ਵਾਧੇ ਨਾਲ ਕਾਰਖਾਨੇਦਾਰਾਂ ਤੇ ਸਰਮਾਏਦਾਰਾਂ ਨੂੰ ਬਹੁਤ factories ਲਾਉਣ ਲਈ ਪ੍ਰੇਰਿਤ ਕੀਤਾ। ਸਿੱਟੇ ਵਜੋਂ ਪੂੰਜੀਪਤੀਆਂ

ਤੇ ਜੀਵਨ ਦੀਆਂ ਸਹੂਲਤਾਵਾਂ ਵਿੱਚ ਵਾਧਾ, ਦਵਾਈਆਂ ਦੀ ਵਧੇਰੇ ਵਰਤੋਂ ਅਤੇ ਕਮੀਆਂ ਹੋਣ ਨਾਲ ਅਠਾਰਵੀਂ ਤੇ ਉਨੀਵੀਂ ਸਦੀ ਵਿੱਚ ਵੱਖ-ਵੱਖ European ਦੇਸ਼ਾਂ ਦੀ ਆਬਾਦੀ ਵਿੱਚ ਵਾਧਾ ਹੋਇਆ। England ਤੇ ਦੂਜੇ ਦੇਸ਼ਾਂ ਵਿੱਚ ਅਨੇਕਾਂ ਨਵੇਂ ਉਦਯੋਗਿਕ ਨਗਰਾਂ ਦਾ ਉਭਾਰ ਹੋਇਆ। ਇਹਨਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਭੂਮੀਹੀਣ ਅਨਪੜ੍ਹ ਅਤੇ ਮਜ਼ਦੂਰੀ ਉਤੇ ਨਿਰਭਰ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੁੰਦਾ ਗਿਆ। ਖੇਤੀਬਾੜੀ

ਦੋਹਾਂ ਦੇ ਵਿਚਾਰ, ਰੁਚੀਆਂ ਤੇ ਰਹਿਣ-ਸਹਿਣ ਦੇ ਢੰਗ ਅਲੱਗ-ਅਲੱਗ ਸਨ। ਪੂੰਜੀਪਤੀ ਬਹੁਤ ਕੰਮ ਲਿਆ ਜਾਂਦਾ ਸੀ ਤੇ ਘੱਟ ਮਜਦੂਰੀ ਦਿੱਤੀ ਜਾਂਦੀ ਸੀ। ਮਜ਼ਦੂਰ ਇਸਤਰੀ ਦੇ ਬੱਚਿਆਂ ਦਾ ਮਜ਼ਦੂਰ ਪੁਰਸ਼ ਦੇ ਬੱਚਿਆਂ ਨਾਲੋਂ ਵੀ ਵਧੇਰੇ ਸ਼ੋਸ਼ਣ ਕੀਤਾ ਜਾਣ ਲੱਗਾ। ਉਦਯੋਗਿਕ ਕ੍ਰਾਂਤੀ ਨੇ ਲੋਕਾਂ ਨੇ ਵਧੇਰੇ ਭੌਤਿਕਵਾਦੀ ਬਣਾ ਦਿੱਤਾ ਅਤੇ ਉਹਨਾਂ ਨੇ ਨੈਤਿਕ ਤੇ ਅਧਿਆਤਮਕ ਰੁਚੀਆਂ ਤੋਂ ਮੂੰਹ ਮੋੜ ਲਿਆ। ਉਦਯੋਗਿਕ ਕ੍ਰਾਂਤੀ ਦੇ ਰਾਜਨੀਤਿਕ ਖੇਤਰ ਵਿੱਚ European ਦੇਸ਼ਾਂ ਉੱਤੇ ਅਨੇਕਾਂ ਪ੍ਰਭਾਵ ਪਏ।

ਉਦਯੋਗਪਤੀ, ਵਪਾਰੀ ਆਦਿ ਲੋਕ ਜੋ ਮੱਧ ਵਰਗ ਕਹਿਲਾਇਆ, ਇੰਨਾ ਅਮੀਰ ਹੋ ਗਏ ਕਿ ਰਾਜਨੀਤਿਕ ਜੀਵਨ ਵਿੱਚ ਉਹਨਾਂ ਦਾ ਪ੍ਰਤੱਖ ਸਥਾਪਤ ਹੋਣ ਲੱਗਾ। ਉਦਯੋਗਿਕ ਕ੍ਰਾਂਤੀ ਦੇ ਸਿੱਟੇ ਵਜੋਂ ਕਾਇਮ ਹੋਏ ਨਵੇਂ ਨਗਰਾਂ ਨੂੰ

Morocco Africa ਦੇ ਉਤਰ ਪੱਛਮ ਵਿੱਚ ਇੱਕ ਪ੍ਰਸਿੱਧ ਦੇਸ਼ ਹੈ ਜੋ ਉਨੀਵੀਂ ਸਦੀ ਵਿੱਚ Turk ਸੁਲਤਾਨ ਦੀ ਨਾਮਾਤਰ ਪ੍ਰਵਸਥਾ ਅਧੀਨ ਅਮਲੀ ਰੂਪ ਵਿੱਚ ਸੁਤੰਤਰ ਰਾਜ ਸੀ। ਇਸ ਵਿੱਚ ਕਈ ਧਰਮਾਂ ਦੇੇ ਨਸਲਾਂ ਦੇ ਲੋਕ ਰਹਿੰਦੇ ਸਨ ਅਤੇ ਇਸ ਦੇ ਵੱਖ-ਵੱਖ ਭਾਗਾਂ ਵਿੱਚ ਗੜਬੜ ਰਹਿੰਦੀ ਸੀ ਜਿਸ ਕਰਕੇ ਉਥੇ ਵਿਦੇਸ਼ੀਆਂ ਦਾ ਜੀਵਨ ਤੇ ਜਾਇਦਾਦ ਸੁਰੱਖਿਅਤ ਨਹੀਂ ਸਨ। Morocco ਦੇ ਅਜਿਹੇ ਹਾਲਤ ਕਾਰਨ France, England, Spain, Italy ਤੇ Germany ਆਦਿ ਦੇਸ਼ ਵਿੱਚ ਦਿਲਚਸਪੀ ਲੈਣ ਲੱਗੇ। ਉਨੀ ਸੌ ਈਸਵੀ ਵਿੱਚ France ਨੂੰ Morocco ਵਿਖੇ Italy ਦਾ ਅਤੇ ਉਨੀ ਸੌ ਪੰਜ ਈਸਵੀ ਵਿੱਚ England ਤੇ Spain ਦਾ ਸਮਰਥਨ ਪ੍ਰਾਪਤ ਹੋ ਗਿਆ। ਫਰਵਰੀ, ਉਨੀ ਸੌ ਪੰਜ ਵਿੱਚ ਫਰਾਂਸੀਸੀ ਪ੍ਰਤੀਨਿੱਧ ਮੰਡ ਰਾਜਧਾਨੀ ਪਹੁੰਚ ਗਿਆ। France ਦੇ Moric ਵਿੱਚ ਵੱਧ ਰਹੇ ਕ੍ਰੋਧਿਤ ਹੋ ਗਿਆ ਅਤੇ ਸੰਕਟ ਵਾਲੀ ਅਵਸਥਾ ਪੈਦਾ ਹੋ ਗਈ। ਅੰਤ America ਦੇ ਰਾਸ਼ਟਰਪਤੀ Roosevelt ਦੇ ਯਤਨਾਂ ਤੇ ਸੰਮੇਲਨ ਵਿੱਚ Morocco ਦੀ ਅਖੰਡਤਾ ਪ੍ਰਵਾਨ ਕਰ ਗਈ ਅਤੇ France ਦੀ ਦੇਖ-ਰੇਖ ਵਿੱਚ Morocco ਦੀਆਂ ਅੱਠ ਬੰਦਰਗਾਹਾਂ ਵਿੱਚ ਪੁਲਿਸ ਰੱਖਣ ਦੀ ਵਿਵਸਥਾ ਕੀਤੀ ਗਈ। Morocco ਸੰਕਟ ਦੇ ਸਿੱਟੇ ਵਜੋਂ Germany ਦੇ France ਤੇ England ਨਾਲ ਸਬੰਧ ਬਹੁਤ ਵਿਗੜ ਗਏ ਤੇ England ਤੇ France ਇਕ ਦੂਜੇ ਦੇ ਬਹੁਤ ਨੇੜੇ ਆ ਗਏ। Russia ਤੇ Italy ਨੇੇ ਵੀ France ਦਾ ਸਾਥ ਦਿੱਤਾ। Germany ਨੂੰ ਸਿਰਫ਼ Austria ਦਾ ਹੀ ਸਮਰਥਨ ਪ੍ਰਾਪਤ ਹੋਇਆ। ਇਸ ਪਿੱਛੇ ਦੋਹਾਂ ਧੜਿਆਂ ਵਿੱਚ ਦੁਸ਼ਮਣੀ ਵਧਦੀ ਗਈ ਤੇ ਅੰਤ ਪਹਿਲੇ ਮਹਾਂਯੁਧ ਦਾ ਕਾਰਨ ਬਣੀ। ਅਠਾਰਾਂ ਸੌ ਅਠਤਰ ਈਸਵੀ ਵਿੱਚ ਹੋਈ Berlin ਦੀ ਸੰਧੀ ਅਨੁਸਾਰ Austria ਨੂੰ Bosnia ਤੇ Herzegovina ਦੇ ਸ਼ਾਸਨ ਪ੍ਰਬੰਧ ਦਾ ਅਧਿਕਾਰ ਦਿੱਤਾ ਸੀ। ਪਰੰਤੂ ਉਸ ਸੰਧੀ ਵਿੱਚ ਇਹ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਸੀ ਕਿ ਇਹਨਾਂ ਪ੍ਰਦੇਸ਼ਾਂ ਨੂੰ Austria ਦੇ ਸਾਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਦੋ ਅੰਦੋਲਨ ਚੱਲੇ ਜਿਹਨਾਂ ਕਾਰਨ Austria ਅਤੇ Bosnia ਦੇ Herzegovina ਉੱਤੇ ਅਧਿਕਾਰ ਕਰਨ ਦੀ ਜ਼ਰੂਰਤ ਅਨੁਭਵ ਕੀਤੀ। ਪਹਿਲਾ ਅੰਦੋਲਨ ਵਿਸ਼ਾਲ Serbia ਅੰਦੋਲਨ ਸੀ ਜਿਸਦਾ ਉਦੇਸ਼ Bosnia Herzegovina ਨੂੰ Serbia ਵਿੱਚ ਸ਼ਾਮਲ ਕਰਨਾ ਸੀ। ਦੂਜਾ ਨੌਜਵਾਨ Turk ਅੰਦੋਲਨ ਸੀ ਜਿਸਦੇ ਨੇਤਾ Bosnia ਸਮੇਤ ਤੁਰਕੀ ਤੋਂ ਖੁਸੇ ਹੋਏ ਸਾਰੇ ਪ੍ਰਦੇਸ਼ਾਂ ਨੂੰ ਵਾਪਸ ਲਿਆਣਾ ਚਾਹੁੰਦੇ ਸਨ। ਅਜਿਹੇ ਹਾਲਤ ਵਿੱਚ Austria ਵਿਦੇਸ਼ ਮੰਤਰੀ Aehrenthal ਤੇ Russia ਵਿਦੇਸ਼ ਮੰਤਰੀ Izvolsky ਵਿੱਚ ਪੰਦਰਾਂ ਸਤੰਬਰ, ਉਨੀ ਸੌ ਅੱਠ ਨੂੰ Buchlau ਵਿਖੇ ਆਏ

ਅਤੇ ਜਿਸ ਕਰਕੇ ਉਥੇ ਵਿਦੇਸ਼ੀਆਂ ਦਾ ਜੀਵਨ ਤੇ ਜਾਇਦਾਦ ਸੁਰੱਖਿਅਤ ਨਹੀਂ ਸਨ। Morocco ਦੇ ਅਜਿਹੇ ਹਾਲਤ ਕਾਰਨ France, England ਤੇ Spain, Italy ਤੇ Germany ਆਦਿ ਦੇਸ਼ ਵਿੱਚ ਦਿਲਚਸਪੀ ਲੈਣ ਲੱਗੇ। ਉਨੀ ਸੌ ਈਸਵੀ ਵਿੱਚ France ਨੂੰ Morocco ਵਿਖੇ Italy ਦਾ ਅਤੇ ਉਨੀ ਸੌ ਪੰਜ ਵਿੱਚ England ਦਾ Spain ਦਾ ਸਮਰਥਨ ਪ੍ਰਾਪਤ ਹੋਇਆ। ਅਤੇ Morocco ਦੀ ਅਖੰਡਤਾ ਪ੍ਰਵਾਨ ਕਰ ਲਈ ਗਈ ਅਤੇ France ਦੀ ਦੇਖ-ਰੇਖ ਵਿੱਚ Morocco ਦੀਆਂ ਅੱਠ ਬੰਦਰਗਾਹਾਂ ਵਿੱਚ ਪੁਲਿਸ ਰੱਖਣ ਦੀ ਵਿਵਸਥਾ ਕੀਤੀ ਗਈ।

ਅਤੇ Austria ਦਾ ਹੀ ਸਮਰਥਨ ਪ੍ਰਾਪਤ ਹੋਇਆ। ਇਸ ਪਿੱਛੇ ਦੋਹਾਂ ਧੜਿਆਂ ਵਿੱਚ ਦੁਸ਼ਮਣੀ ਵਧ ਗਈ। ਸਤਿ ਸ੍ਰੀ ਅਕਾਲ। ਬਾਕੀ ਗੱਲ ਬਾਅਦ ਵਿੱਚ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਅਮਨ ਸ਼ੈਣੀ ਜਿਲ੍ਹਾ ਆਪਣਾ ਜਿਹੜਾ ਹੈਗਾ ਇਹ ਹੈਗਾ ਤਰਨਤਾਰਨ ਇਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈਗਾ ਹੈ ਇਹ ਹੈ ਸਾਂਝ। ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ professor MLA malhotra ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚਿਰ ਰੇੜ੍ਹਿਆ। ਜਿਹੜੇ ਕਿ ਆਪਾਂ ਹੁਣ ਕਹਾਣੀ ਦੀ ਗੱਲ ਕਰਨ ਜਾ ਰਹੇ ਹਾਂ ਇਹ professor ਹੈ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਆਮ ਆਦਮੀ ਵੀ ਉਸਨੂੰ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿੰਦਾ ਹੈ ਕਿ ਉਸਨੇ ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖਿਆ ਹੈ। ਪਰ ਅਸਲ ਵਿੱਚ ਇਹ ਗੱਲ ਨਹੀਂ ਸੀ। ਸਾਈਕਲ ਚਲਾਉਣਾ ਸਿੱਖਿਆ ਉਸਨੂੰ ਲਗਭਗ ਤੀਹ ਸਾਲ ਹੋ ਚੁੱਕੇ ਸਨ ਅਤੇ ਉਹ ਵਾਹਵਾ ਸਾਫ ਸਾਈਕਲ ਚਲਾਉਂਦਾ ਸੀ। ਇਹ ਸ਼ਹਿਰ ਨਹੀਂ ਸੀ। ਪਰ professor ਭੀੜ ਭਰੇ ਸ਼ਹਿਰਾ ਦੇ ਤੰਗ ਬਾਜ਼ਾਰਾਂ ਤੋਂ, ਬ ਬਜ਼ਾਰਾਂ ਵਿੱਚੋਂ ਕੋਈ ਬਿਨਾ ਟੱਲੀ ਖੜਕਾਇਆ ਆਪਣਾ ਵਿੰਗਾ ਤੜਿੰਗਾ ਰਾਹ ਪਰਾਉਂਦਾ ਲੰਘ ਜਾਂਦਾ ਸੀ। ਅਸਲ ਵਿੱਚ ਉਹ ਕੁੱਝ ਸੋਚਦਾ ਸੋਚਦਾ ਕਾਲਜ ਤੋਂ ਨਿਕਲਿਆ ਸੀ ਅਤੇ ਸੋਚਦਿਆਂ ਸੋਚਦਿਆਂ ਹੀ ਉਸਨੇ ਆਦਤਣ ਜ਼ੋਰ ਨਾਲ ਪੈਡਲ ਤੇ ਪੈਰ ਰੱਖ ਦਿੱਤਾ ਸੀ।

ਅੱਗੇ ਚੜਾਈ ਸੀ। ਸੜਕ ਵਿੱਚੋਂ ਰੋੜ੍ਹੇ ਵੀ ਬੜੇ ਉੱਭਰੇ ਹੋਏ ਸਨ। ਪਰ ਕਿਤੇ-ਕਿਤੇ ਸੜਕ ਸਾਫ ਵੀ ਮਿਲ ਜਾਂਦੀ ਸੀ। ਪਾਣੀ ਨੇ ਵੱਗ ਕੇ ਡੂੰਘੀਆਂ ਘਰਾਲ਼ਾਂ ਵਾਹ ਛੱਡੀਆਂ ਹੋਈਆਂ ਸਨ। ਤਿੰਨਾਂ ਗੱਲਾਂ ਨੇ ਰਲ਼ ਕੇ ਸਾਈਕਲ ਨੂੰ ਰੇੜ੍ਹੇ ਪੈਣ ਵਿੱਚ ਕਾਫ਼ੀ ਦੇਰ ਲਾ ਦਿੱਤੀ ਸੀ। ਬਹੁਤਾ ਜ਼ੋਰ ਲੱਗਣ ਨਾਲ਼ professor ਸਾਹਿਬ ਦੀ ਸੋਚ ਦਾ ਸਿਲਸਿਲਾ ਟੁੱਟਾ ਅਤੇ ਉਹਨਾ ਨੇ ਉਹਨਾਂ ਦੋ-ਚਾਰ ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ਼ ਮਾਰ ਕੇ ਕਾਠੀ ਉੱਤੇ ਪ ਪਲਾਕੀ ਮਾਰ ਦਿੱਤੀ। ਕਾਠੀ ਤੇ ਬੈਠਦਿਆਂ ਹੀ pro professor ਨੂੰ ਜ਼ੋਰ ਲਾਉਣਾ ਪਿਆ। ਟਾਇਰ ਖਿੰਗਰੀਲੇ ਕੱਚੇ ਰੋੜਿਆਂ ਤੇ ਥਿੜਕਦੇ ਸਨ ਤੇ ਸਾਈਕਲ ਖੱਬੇ-ਸੱਜੇ ਡੋਲਦਾ, ਵਲ਼ ਖਾਂਦਾ ਹੌਲ਼ੀ-ਹੌਲ਼ੀ ਵਧ ਰਿਹਾ ਸੀ। professor ਨੂੰ ਇਸ ਵਿੱਚ ਆਪਣੇ ਮੁੱਢਲੇ ਜੀਵਨ ਦੀਆਂ ਮੁਸ਼ਕਿਲਾਂ ਤੇ ਮੁਸ਼ੱਕਤਾਂ ਨਾਲ਼ ਸਮਾਨਤਾ ਜਾਪੀ। ਪੱਕੀ ਸੜਕ ਤੱਕ ਪਹੁੰਚਦਿਆਂ ਉਸ ਦਾ ਸਾਈਕਲ ਬਿਲਕੁੱਲ ਖਲੋ ਜਾਣ ਲੱਗਾ ਸੀ ਕਿ ਉਸ ਨੇ ਜ਼ੋਰ ਦੇ ਇੱਕ ਦੋ ਧੱਕਿਆਂ ਨਾਲ਼ ਉਸ ਨੂੰ ਸੜਕ ਤੇ ਚੜ੍ਹਾ ਹੀ ਲਿਆ ਸੀ। ਸੜਕ ਤੋਂ ਉਹ ਖੱਬੇ-ਸੱਜੇ ਪਾਸੇ ਮੁੜਿਆ। ਇਤਿਹਾਸਿਕ ਗੁਰਦਵਾਰੇ ਦੇ ਵੱਡੇ ਦਰਵਾਜ਼ੇ ਦੀਆਂ

ਕੁੱਝ ਸਵਾਰੀਆਂ ਉਸ ਦੀ ਪਿੱਠ ਪਿੱਛੇ ਸੜਕ ਦੇ ਖੱਬੇ ਬੰਨੇ ਬਣਾਏ ਹੋਏ bus stand ਵਿੱਚ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ। ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਆਪਣਾ ਜੋਬਨ ਦਿਖਾ ਰਿਹਾ ਸੀ ਤੇ stand ਦੀ ਛਾਂਵੇਂ ਖੜੋਤੀ ਕੋਈ ਸਵਾਰੀ ਵੀ ਦੀ ਸ਼ਿਕਾਇਤ ਕਰਦੀ ਉਸ ਨੂੰ ਸੁਣਾਈ ਦਿੱਤੀ ਜਾ ਰਹੀ ਸੀ। ਕੱਚੀ ਤੇ ਉੱਖੜੀ ਪੁੱਖੜੀ ਸੜਕ ਤੇ ਜ਼ੋਰ ਲਾਉਣ ਨਾਲ਼ professor ਨੂੰ ਪਸੀਨਾ ਆ ਗਿਆ ਸੀ। ਇਸ ਥਾਂ ਤੋਂ ਫਰਲਾਂਗ ਦੀ ਕੁ ਦੀ ਵਿੱਥ ਤੱਕ ਪੱਕੀ ਸੜਕ ਢਲਵਾਨ ਸੀ ਅਤੇ ਜ਼ੋਰ professor ਦੇ ਪੈਡਲ ਤੇ ਮਾਰਨੇ ਬੰਦ ਕਰ ਦਿੱਤੇ ਸਨ। ਸਾਈਕਲ ਰੇੜ੍ਹੇ ਪੈ ਗਿਆ ਸੀ। ਅਚਾਨਕ ਦੋ ਕੁ ਤੇਜ਼ ਪੈਰ ਮਾਰ ਕੇ ਉਸ ਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ। ਸਾਹ ਰੋਕ ਕੇ ਖੜ੍ਹੀ ਹਵਾ ਵੀ ਮਾਨੋ ਸ਼ੂਕ ਕੇ ਵਗਣ ਲੱਗ ਜਾਂਦੀ ਸੀ ਅਤੇ ਉਸ ਨੂੰ ਬਚਪਨ ਵਿੱਚ

ਜਿਹੜਾ ਮਿਹਨਤ ਕਰ ਕੇ ਤੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਸੀ। ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਉਸ ਚੋਟੀ ਤੇ ਮਿਲ਼ਦੇ ਸਨ। ਉਹ ਸੋਚਣ ਲੱਗਾ ਜਿਵੇਂ ਬਈ ਮਿਹਨਤ ਕਰ ਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ ਤੇ ਜੇ ਪਹੁੰਚਿਆ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸ ਦੀ ਉਡੀਕ ਲਈ ਕੋਈ ਹੋਰ ਹੀ ਖੰਭ ਆਏ ਹੋਣ। ਉਹ ਉਤਰਾਈ ਨੂੰ ਮਾਨੋ ਸਰ ਕਰਦਾ ਪੱਧਰੀ ਧਰਤ ਤੇ ਉੱਤਰ ਆਇਆ ਸੀ ਅਤੇ ਹੁਣ ਉਹ ਆਮ ਜਿਹੀ ਚਾਲ ਨਾਲ਼ ਫਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ । ਉਸ ਨੂੰ ਉਸ ਕਵਿਤਾ ਦੀ ਉਸ ਤੁਕ ਦੀ ਸੱਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਪਹਾੜੀ ਦਾ, ਭਾਵੇਂ ਉਹ ਕਿੱਡੀ ਉੱਚੀ ਹੋਵੇ, ਅੰਤ ਜ਼ਰੂਰ ਹੁੰਦਾ ਹੈ । ਕਹਿਣ ਦਾ ਭਾਵ ਬਈ ਜਿਹੜੀ ਮਿਹਨਤ ਹੁੰਦੀ ਹੈ, ਉਹ ਤੁਸੀਂ ਕਰੋਗੇ ਤਾਂ ਤੁਹਾਨੂੰ ਇਹਦਾ ਫਲ ਜ਼ਰੂ੍ਰ ਮਿਲੇਗਾ ਮਿੱਤਰਾ ਜਿਵੇਂ ਮਿੱਤਰੋਂ ਤੁਹਾਨੂੰ ਦੇਖਦਾ ਪਿਆ ਮੇਰਾ ਚਿੱਤ ਜਿਹਾ ਆਖਦਾ ਪਿਆ, ਤੇਰੇ ਡੇਲੇ ਕੱਢ ਕੇ ਗੋਟੀਆਂ ਬਣਾ ਲਾਂ। ਤੇਰੇ ਹੱਸਦੇ ਚਿਹਰੇ ਨੇ ਦੰਦਾਂ ਵਿੱਚੋਂ ਜਿਹੜੀ ਆਵਾਜ਼ ਆਉਂਦੀ ਪਈ ਹੈ, ਮੈਨੂੰ ਪਤਾ ਸਭ। ਰੇਲਵੇ ਦੀ ਲਾਈਨ ਪਾਰ ਕਰ ਕੇ ਉਸਦੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਜੇਠ ਦੀ ਧੁੱਪ ਨੇ ਕਈ-ਕਈ ਥਾਂਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ ਅਤੇ ਕੰਢਿਆਂ ਤੋਂ ਇਹ ਅਹ ਵਧੇਰੇ ਪੰਘਰੀ ਹੋਈ ਸੀ। ਇਹ ਲੁੱਕ ਉਸ ਦੇ ਸਾਈਕਲ ਦੇ ਪਹੀਆਂ ਨੂੰ ਪਕੜ ਰਹੀ ਸੀ ਅਤੇ ਜਿਵੇਂ ਹੀ ਪਕੜ ਰਹੀ ਸੀ, ਸਾਨੂੰ ਇਵੇਂ ਜਾਪਦਾ ਪਿਆ ਸੀ ਜਿਵੇਂ ਸਾਈਕਲ ਹੌਲੀ ਹੋਣ ਲੱਗੀ ਅਤੇ ਅਸੀਂ ਹਾਰਦਿਆਂ ਹਾਰਦਿਆਂ ਇੱਕ ਰਾਹ ਕੰਢੇ ਪੁੱਜ ਚੁੱਕੇ ਸੀ ਅਤੇ ਉੱਥੇ ਉਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲ਼ੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ-ਅਣਵਾਹੀਆਂ ਪੈਲ਼ੀਆਂ ਖ਼ਾਕੀ ਮਿੱਟੀ ਉਘਾੜ ਕੇ ਮਾਨੋ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ। ਜੇਠ ਦੀ ਧੁੱਪ ਵਿੱਚ ਕੰਢੇ ਤੇ ਉੱਗੀਆਂ ਹੋਈ ਉੱਚੀਆਂ ਟਾਹਲੀਆਂ ਦੇ ਨਿੱਕੀ ਜਿਹੀ ਨੁੱਕਰ ਵਾਲ਼ੇ ਗੋਲ਼ ਪੱਤੇ ਆਪਣੀ ਹਰਿਆਵਲ ਨਾਲ਼ professor ਸਾਹਿਬ ਦੇ ਗਰਮ ਹੋਏ ਚੋਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ਼ ਸੰਘਣੀ ਠੰਢ ਪਾਉਂਦੇ ਸਨ, ਸਾਹ ਵੀ ਨਹੀਂ ਲੈਣ ਦਿੰਦੇ ਮੇਰੇ ਵੈਰੀ। ਬੰਦੇ ਨੂੰ ਕੀ ਕਰੇ, ਇੱਥੇ ਮੁਟਿਆਰ ਬੈਠੀ ਹੈ ਅਤੇ ਉਹ ਆਪਣੇ ਵਿੰਗੇ ਤੜਿੰਗੇ ਜਿਹੇ ਵਾਲਾਂ ਨੂੰ ਉਂਗਲੀਆਂ ਜਿਹੀਆਂ ਫੇਰਦੀ ਹੋਈ ਉਹਦੇ ਜਿਹੜੇ ਤਿੰਨ ਚਾਰ ਦੰਦ ਨੇ, ਉਹ ਅੰਦਰ ਨੂੰ ਨੇ, ਬਾਕੀ ਤਾਂ ਗੱਲਾਂ ਠੀਕ ਨੇ। ਹੱਸਦੀ ਐਵੇਂ ਜਾਪਦੀ ਜਿਵੇਂ ਡੱਡੂ ਹੱਸਦਾ ਹੋਵੇ। ਅਤੇ ਆਹ ਜਿਹੜਾ ਮੁੰਡਾ ਨਾਲ ਬੈਠਾ ਇਹਦੇ ਇਹਦੇ ਵੀ ਦੰਦੀਆਂ ਨਿਕਲਦੀਆਂ ਮੈਨੂੰ ਲੱਗਦਾ ਐਵੇਂ ਦੱਸ ਵੇ ਮਿੱਤਰਾ ਤੇਰੀਆਂ ਦੰਦੀਆ ਨਿਕਲਦੀਆਂ ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ-ਅਣਵਾਹੀਆਂ ਪੈਲ਼ੀਆਂ ਖ਼ਾਕੀ ਮਿੱਟੀ ਉਘਾੜ ਕੇ ਮਾਨੋ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ। ਜੇਠ ਦੀ ਧੁੱਪ ਵਿੱਚ ਕੰਢੇ ਤੇ ਉੱਗੀਆਂ ਉੱਚੀਆਂ ਟਾਹਲੀਆਂ ਦੇ ਨਿੱਕੀ ਜਿਹੀ ਨੁੱਕਰ ਵਾਲ਼ੇ ਗੋਲ਼ ਪੱਤੇ ਆਪਣੀ ਹਰਿਆਵਲ ਨਾਲ਼ professor ਸਾਹਿਬ ਦੇ ਗਰਮ ਹੋਏ ਚੋਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ਼ ਠੰਢੀ ਪਾਉਂਦੇ ਸਨ, ਭਾਵੇਂ ਉਹਨਾਂ ਦੀ ਛਾਂ ਨਾ ਹੀ professor ਤੇ ਨਾ ਹੀ ਸੜਕ ਦੇ ਕਿਸੇ ਭਾਗ ਤੇ ਪੈ ਰਹੀ ਹੋਵੇ। ਇਹ ਸੋਚਣ ਮਗਰੋਂ ਬੰਦਾ ਉਸ ਜਿਹੜੀ ਛਾਂ ਹੈਗੀ ਉਹਨੂੰ ਮਹਿਸੂਸ ਕਰਦਾ ਹੈ। ਅਤੇ ਜਦੋਂ ਮਹਿਸੂਸ ਕਰਦਾ, ਉਹਨੂੰ ਲੱਗਦਾ ਬਈ ਹੁਣ ਛਾਂ ਮਿਲ ਜਾਏਗੀ, ਹੁਣ ਛਾਂ ਮਿਲ ਜਾਏਗੀ, ਪਰੰਤੂ ਬੰਦੇ ਨੂੰ ਛਾਂ ਨਹੀਂ ਮਿਲੀ। ਅਤੇ ਬੰਦਾ ਇੱਕ

ਸਭ ਤੋਂ ਭੈੜਾ ਟੂਣਾ ਮੈਂ ਇੱਕ ਵਾਰ ਦੇਖਿਆ ਸੀ ਉਹ ਇੱਕ ਮੁਟਿਆਰ ਨੇ ਮੇਰੇ ਤੇ ਕਰ ਦਿੱਤਾ ਸੀ। ਅਤੇ ਮੈਂ ਉਸ ਟੂਣੇ ਮੈਂ ਉਸ ਟੂਣੇ ਨੂੰ ਹਟਾਉਣ ਲਈ ਮੰਨ ਲਓ ਬਈ ਮੈਂ ਕੀ ਕੀ ਯਤਨ ਕੀਤੇ। ਮੈਂ ਬਹੁਤ ਯਤਨ ਕੀਤੇ। ਫੇਰ ਮੈਂ ਇੱਕ ਦਿਨ ਲੈ ਕੇ ਆਇਆ ਲਾਲ ਮਿਰਚਾਂ ਉਹ ਲਾਲ ਮਿਰਚਾਂ ਜਿਹੜੀਆਂ ਹੈਗੀਆਂ ਮੈਂ ਆਪਣੇ ਸਿਰ ਉੱਤੋਂ ਵਾਰੀਆਂ। ਜਦੋਂ ਮੈਂ ਐਵੇਂ ਐਵੇਂ ਕਰਕੇ ਵਾਰੀਆਂ ਨਾ, ਫੇਰ ਐਵੇਂ ਐਵੇਂ ਹੋ ਗਿਆ ਮੈਂ, ਅਤੇ ਮੁੰਡਿਆਂ ਦੇ ਨਿਕਲਦੇ ਹੋਏ ਦੰਦ ਅਤੇ ਮੈਨੂੰ ਲੱਗਦਾ ਬਈ ਇਹਨੇ ਇੱਕ ਅੱਧਾ ਦੰਦ ਮੇਰੇ ਤੋਂ ਕੱਢਵਾ ਲੈਣਾ ਆਪਣਾ ਬਾਹਰ, ਇਹਦੇ ਦੰਦ ਵਾਹਲੇ ਨਿਕਲਦੇ ਪਏ ਮੁੰਡੇ ਦੇ, ਅਤੇ ਹੁਣ ਬਈ ਆਪਾਂ ਥੋੜ੍ਹਾ ਜਿਹਾ ਕਹਾਣੀ ਨੂੰ ਅੱਗੇ ਵੱਲ ਤੋਰਦੇ ਹੋਏ professor ਸਾਹਬ ਤੇ ਆ ਜਾਂਦੇ ਹਾਂ। ਭੁੱਲ ਗਏ ਆਪਾਂ professor ਨੂੰ ਦੱਸੋ ਅਤੇ professor ਬਾਕੀ ਦੀਆਂ ਗੱਲਾਂ ਬਾਅਦ ਚ ਹੁਣ ਲਈ ਧੰਨਵਾਦ।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

ਮਤਲਬ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਨੇ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

ਜਿਹੜੇ ਇੱਥੇ ਲੋਕ ਰਹਿੰਦੇ ਨੇ ਪੰਜਾਬ ਵਿੱਚ ਹਾਂਜੀ ਜਿਸ ਤਰ੍ਹਾਂ ਕੇ ਆਪਾਂ ਨੂੰ ਪਤਾ ਈ ਏ ਕੇ ਦੀਦੀ ਇੱਕ pension ਹੈਗੀ ਏ ਜਿਵੇਂ ਇੱਕ ਬੁਢੇਪਾ pension ਹੈਗੀ ਏ ਉਹਦੇ ਵਿੱਚ ਆਪਾਂ ਨੂੰ ਜਿਹੜੀ ਸਰਕਾਰ ਹੈਗੀ ਏ ਪੰਜਾਬ ਸਰਕਾਰ ਉਹ ਵੀ ਆਪਾਂ ਨੂੰ pensionable ਕਰ ਰਹੀ ਹੈਗੀ ਏ ਜਿੰਨਾ ਦੀ ਉਮਰ ਸੱਠ ਸਾਲ ਤੱਕ ਦੀ ਹੈਗੀ ਏ